ਮੇਰੇ ਪਿਆਰੇ ਦੇਸ਼ ਵਾਸੀਓ 2 ਅਕਤੂਬਰ ਸਾਡੇ ਦੇਸ਼ ਦੇ ਲਈ ਇਸ ਦਿਨ ਦਾ ਕੀ ਮਹੱਤਵ ਹੈ ਇਸ ਨੂੰ ਬੱਚਾਬੱਚਾ ਜਾਣਦਾ ਹੈ ਇਸ ਸਾਲ ਦੇ 2 ਅਕਤੂਬਰ ਦਾ ਇੱਕ ਹੋਰ ਵਿਸ਼ੇਸ਼ ਮਹੱਤਵ ਹੈ ਅੱਜ ਤੋਂ 2 ਸਾਲ ਦੇ ਲਈ ਅਸੀਂ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਲਈ ਸੰਸਾਰ ਭਰ ਵਿੱਚ ਅਨੇਕ ਵੱਖਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਨ ਵਾਲੇ ਹਾਂ ਮਹਾਤਮਾ ਗਾਂਧੀ ਦੇ ਵਿਚਾਰ ਨੇ ਪੂਰੀ ਦੁਨੀਆ ਨੂੰ ਪ੍ਰੇਰਿਤ ਕੀਤਾ ਹੈ ਡਾ

ਲਾਲ ਬਹਾਦੁਰ ਸ਼ਾਸਤਰੀ ਜੀ ਦੀ ਇਹ ਵਿਸ਼ੇਸ਼ਤਾ ਸੀ ਕਿ ਬਾਹਰ ਤੋਂ ਬੇਹੱਦ ਨਿਮਰ ਦਿਖਾਈ ਦਿੰਦੇ ਸਨ ਪਰ ਅੰਦਰ ਤੋਂ ਚੱਟਾਨ ਦੇ ਵਾਂਗ ਦ੍ਰਿੜ੍ਹ ਇਰਾਦੇ ਵਾਲੇ ਸਨ ਜੈ ਜਵਾਨਜੈ ਕਿਸਾਨ ਦਾ ਉਨ੍ਹਾਂ ਦਾ ਨਾਅਰਾ ਉਨ੍ਹਾਂ ਦੀ ਇਸੇ ਮਹਾਨ ਸਖ਼ਸ਼ੀਅਤ ਦੀ ਪਹਿਚਾਣ ਹੈ ਰਾਸ਼ਟਰ ਦੇ ਪ੍ਰਤੀ ਉਨ੍ਹਾਂ ਦੀ ਨਿਰਸਵਾਰਥ ਤਪੱਸਿਆ ਦਾ ਹੀ ਫ਼ਲ ਸੀ ਕਿ ਲਗਭਗ ਡੇਢ ਸਾਲ ਦੇ ਸੰਖੇਪ ਕਾਰਜਕਾਲ ਵਿੱਚ ਉਹ ਦੇਸ਼ ਦੇ ਜਵਾਨਾਂ ਅਤੇ ਕਿਸਾਨਾਂ ਨੂੰ ਸਫ਼ਲਤਾ ਦੇ ਸ਼ਿਖਰ ਤੇ ਪਹੁੰਚਣ ਦਾ ਮੰਤਰ ਦੇ ਗਏ

ਨਮਸਕਾਰ ਮੇਰਾ ਨਾਂ ਸ਼ੈਤਾਨ ਸਿੰਘ ਜ਼ਿਲ੍ਹਾਬੀਕਾਨੇਰ ਤਹਿਸੀਲਪੂਗਲ ਰਾਜਸਥਾਨ ਤੋਂ ਬੋਲ ਰਿਹਾ ਹਾਂ ਮੈਂ ਬਲਾਈਂਡ ਵਿਅਕਤੀ ਹਾਂ ਦੋਹਾਂ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਮੈਂ ਟੋਟਲੀ ਬਲਾਈਂਡ ਹਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਮਨ ਕੀ ਬਾਤ ਵਿੱਚ ਸਵੱਛ ਭਾਰਤ ਦਾ ਜੋ ਮੋਦੀ ਜੀ ਨੇ ਕਦਮ ਚੁੱਕਿਆ ਸੀ ਬਹੁਤ ਹੀ ਵਧੀਆ ਹੈ ਅਸੀਂ ਬਲਾਈਂਡ ਲੋਕ ਪਖਾਨੇ ਜਾਣ ਲਈ ਬਹੁਤ ਪਰੇਸ਼ਾਨ ਹੁੰਦੇ ਸਾਂ ਹੁਣ ਕੀ ਹੈ ਹਰ ਘਰ ਵਿੱਚ ਪਖਾਨਾ ਬਣ ਚੁੱਕਾ ਹੈ ਤਾਂ ਸਾਡਾ ਬਹੁਤ ਵਧੀਆ ਫਾਇਦਾ ਹੋਇਆ ਹੈ ਉਸ ਵਿੱਚ ਇਹ ਕਦਮ ਬਹੁਤ ਵਧੀਆ ਚੁੱਕਿਆ ਸੀ ਅਤੇ ਅੱਗੇ ਚਲਦਾ ਰਹੇ ਇਹ ਕੰਮ
ਬਹੁਤਬਹੁਤ ਧੰਨਵਾਦ ਤੁਸੀਂ ਬਹੁਤ ਵੱਡੀ ਗੱਲ ਕਹੀ ਹਰ ਕਿਸੇ ਦੇ ਜੀਵਨ ਵਿੱਚ ਸਵੱਛਤਾ ਦਾ ਆਪਣਾ ਮਹੱਤਵ ਹੈ ਅਤੇ ਸਵੱਛ ਭਾਰਤ ਅਭਿਆਨ ਤਹਿਤ ਤੁਹਾਡੇ ਘਰ ਵਿੱਚ ਪਖਾਨਾ ਬਣਿਆ ਅਤੇ ਉਸ ਨਾਲ ਹੁਣ ਤੁਹਾਨੂੰ ਸੁਵਿਧਾ ਹੋ ਰਹੀ ਹੈ ਸਾਡੇ ਸਾਰਿਆਂ ਦੇ ਲਈ ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ ਅਤੇ ਸ਼ਾਇਦ ਇਸ ਮੁਹਿੰਮ ਦੇ ਨਾਲ ਜੁੜੇ ਲੋਕਾਂ ਨੂੰ ਵੀ ਅੰਦਾਜਾ ਨਹੀਂ ਹੋਵੇਗਾ ਕਿ ਇੱਕ ਦ੍ਰਿਸ਼ਟੀਹੀਨ ਹੋਣ ਦੇ ਨਾਤੇ ਤੁਸੀਂ ਦੇਖ ਨਹੀਂ ਸਕਦੇ ਹੋ ਲੇਕਿਨ ਪਖਾਨਾ ਨਾ ਹੋਣ ਤੋਂ ਪਹਿਲਾਂ ਤੁਸੀਂ ਕਿੰਨੀਆਂ ਦਿੱਕਤਾਂ ਨਾਲ ਜੀਵਨ ਗੁਜਾਰਦੇ ਸੀ ਅਤੇ ਪਖਾਨਾ ਹੋਣ ਦੇ ਬਾਅਦ ਤੁਹਾਡੇ ਲਈ ਕਿੰਨਾ ਵੱਡਾ ਵਰਦਾਨ ਬਣ ਗਿਆ ਸ਼ਾਇਦ ਤੁਸੀਂ ਵੀ ਇਸ ਪੱਖ ਨੂੰ ਜੋੜਦੇ ਹੋਏ ਫ਼ੋਨ ਨਾ ਕੀਤਾ ਹੁੰਦਾ ਤਾਂ ਸ਼ਾਇਦ ਸਵੱਛਤਾ ਦੀ ਇਸ ਮੁਹਿੰਮ ਨਾਲ ਜੁੜੇ ਲੋਕਾਂ ਦੇ ਧਿਆਨ ਵਿੱਚ ਵੀ ਅਜਿਹਾ ਸੰਵੇਦਨਸ਼ੀਲ ਪੱਖ ਨਾ ਆਉਂਦਾ ਮੈਂ ਤੁਹਾਡੇ ਫੋਨ ਦੇ ਲਈ ਖ਼ਾਸ ਤੌਰ ਤੇ ਤੁਹਾਡਾ ਧੰਨਵਾਦ ਕਰਦਾ ਹਾਂ
ਮੇਰੇ ਪਿਆਰੇ ਦੇਸ਼ ਵਾਸੀਓ ਸਵੱਛ ਭਾਰਤ ਮਿਸ਼ਨ ਸਿਰਫ਼ ਦੇਸ਼ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਇੱਕ ਸਫ਼ਲ ਕਹਾਣੀ ਬਣ ਚੁੱਕਾ ਹੈ ਜਿਸ ਬਾਰੇ ਹਰ ਕੋਈ ਗੱਲ ਕਰ ਰਿਹਾ ਹੈ ਇਸ ਵਾਰ ਭਾਰਤ ਇਤਿਹਾਸ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸਵੱਛਤਾ ਸੰਮੇਲਨ ਆਯੋਜਿਤ ਕਰ ਰਿਹਾ ਹੈ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਸਵੱਛਤਾ ਸੰਮੇਲਨ ਯਾਨੀ ਮਹਾਤਮਾ ਗਾਂਧੀ ਇੰਟਰਨੈਸ਼ਨਲ ਸੈਨੀਟੇਸ਼ਨ ਕਨਵੈਂਸ਼ਨ ਦੁਨੀਆ ਭਰ ਦੇ ਸੈਨੀਟੇਸ਼ਨ ਮਿਨਿਸਟਰ ਅਤੇ ਖੇਤਰ ਦੇ ਮਾਹਰ ਇਕੱਠੇ ਆ ਕੇ ਸਵੱਛਤਾ ਨਾਲ ਜੁੜੇ ਆਪਣੇ ਪ੍ਰਯੋਗ ਅਤੇ ਅਨੁਭਵ ਸਾਂਝਾ ਕਰ ਰਹੇ ਹਨ ਮਹਾਤਮਾ ਗਾਂਧੀ ਇੰਟਰਨੈਸ਼ਨਲ ਸੈਨੀਟੇਸ਼ਨ ਕਨਵੈਂਸ਼ਨ ਦੀ ਸਮਾਪਤੀ 2 ਅਕਤੂਬਰ 2018 ਨੂੰ ਬਾਪੂ ਦੇ 150ਵੇਂ ਜਯੰਤੀ ਸਮਾਰੋਹ ਦੀ ਸ਼ੁਰੂਆਤ ਨਾਲ ਹੋਵੇਗੀ
ਮੇਰੇ ਪਿਆਰੇ ਦੇਸ਼ ਵਾਸੀਓ ਸੰਸਕ੍ਰਿਤ ਦੀ ਇਕ ਪੰਕਤੀ ਹੈ ਨਿਆਏਮੂਲੰ ਸਵਰਾਜ੍ਯੰ ਸ੍ਯਾਤ੍ ਯਾਨਿਕੇ ਸਵਰਾਜ ਦੇ ਮੂਲ ਵਿੱਚ ਨਿਆਂ ਹੁੰਦਾ ਹੈ ਜਦੋਂ ਨਿਆਂ ਦੀ ਚਰਚਾ ਹੁੰਦੀ ਹੈ ਤਾਂ ਮਨੁੱਖੀ ਅਧਿਕਾਰ ਦਾ ਭਾਵ ਉਸ ਵਿੱਚ ਪੂਰੀ ਤਰ੍ਹਾਂ ਨਾਲ ਸ਼ਾਮਲ ਹੋ ਜਾਂਦਾ ਹੈ ਸ਼ੋਸ਼ਿਤ ਪੀੜਿਤ ਅਤੇ ਵੰਚਿਤ ਲੋਕਾਂ ਦੀ ਸੁਤੰਤਰਤਾ ਸ਼ਾਂਤੀ ਅਤੇ ਉਨ੍ਹਾਂ ਲਈ ਨਿਆਂ ਸੁਨਿਸ਼ਚਿਤ ਕਰਨ ਦੇ ਲਈ ਇਹ ਖ਼ਾਸ ਤੌਰ ਤੇ ਜ਼ਰੂਰੀ ਹੈ ਡਾ

ਮੇਰੇ ਪਿਆਰੇ ਦੇਸ਼ ਵਾਸੀਓ ਨਵਰਾਤਰੀ ਹੋਵੇ ਦੁਰਗਾ ਪੂਜਾ ਹੋਵੇ ਵਿਜੈਦਸ਼ਮੀ ਦੁਸਹਿਰਾ ਹੋਵੇ ਇਨ੍ਹਾਂ ਪਵਿੱਤਰ ਤਿਉਹਾਰਾਂ ਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਦਿਲੋਂ ਬਹੁਤਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ
ਧੰਨਵਾਦ